ਆਹੋ ਇਹੋ ਕੁਛ ਹੀ ਹੁੰਦਾ ਵਾ ਤੇ ਹੋਰ ਫਿਰ ਕੀ ਹੁੰਦਾ ਵਾ।

ਹੈ ਮੈਂ ਇਕੱਲੀ ਤੇ ਹੈ ਵਾ ਸਾਨੂੰ ਮਿਲਣ ਗਿਲਣ ਵਾਲੀ ਤੇ ਤੂੰ ਤਾਂ ਆ ਜਾਇਆ ਕਰ time ਨਾਲ ਜਦ ਤੈਨੂੰ ਵੀ phone ਤੇ

ਆਹੋ ਤੇ ਮੈਂ ਕਿਹਾ ਕਹਿ ਦਿੰਦੇ ਕੋਈ ਨੀ ਤੂੰ ਏਦਾਂ ਆ ਜਾ, ਮੈਂ ਕਿਹਾ ਨਹੀਂ ਮੈਂ ਕਿਹਾ ਚੰਗੇ ਜਿਹੇ ਨੀ ਲੱਗੇ।

ਹਾਂ। ਮਾਸੀ ਕੀ ਲੈ ਕੇ ਆਈ ਹੈ। ਹਾਂਜੀ ਤੇ ਮੈਂ ਤਾਂ

ਤੇ ਫਿਰ ਉੱਥੇ ਹੱਥ ਵਿਖਾਲਣਾ, ਹੱਥ ਤੇ ਹੁੰਦਾ ਹਾਂਜੀ ਇੱਕ ਦੂਜੇ ਨੂੰ ਫਿਰ ਪੁੱਛਦੀਆਂ ਵਾਂ

ਮੈਂ ਹੁਣ ਮੇਰੀ ਭਰਜਾਈ ਨੇ ਮੈਂ ਨਾ ਭਾਰਤ ਦਾ ਉਹਨੂੰ ਕਹਿੰਦੀ ਵੀ ਮੈਨੂੰ ਕਿਸੇ ਨੇ ਨੀ ਵਧਾਈ ਦਿੱਤੀ ਸੀ ਮੁੰਡੇ ਦੀ।

ਮੈਂ ਫਿਰ ਉਹਨੂੰ ਸੂਟ ਦੇ ਕੇ ਆਈ ਨਾਲ ਡੱਬਾ ਰੱਖ ਦਿੱਤਾ ਉੱਤੇ ਮੈਂ ਕਿਹਾ ਲੈ, ਮੈਂ ਕਿਹਾ ਲੈ ਫੜ ਮੈਂ ਤੈਨੂੰ ਦੇ ਦਿੱਤੀ ਹੈ ਵਧਾਈ ਮੈਂ ਕਿਹਾ ਮੁੰਡੇ ਦੀ। ਚੱਲ ਕੋਈ ਨਾ ਵੱਡੀ ਵੱਡੀ ਉਮਰ ਕਰੇ ਸੌ ਸਾਲ ਦੀ।

ਆਹੋ ਮੈਂ ਭੈਣਾ ਮੈਂ ਭੈਣ ਪਿੱਛੇ ਤੇ ਮੇਰੇ ਨਿਆਣੇ ਮੈਂ ਕਿਹਾ ਪਲ

ਧੀਆਂ ਭੈਣਾਂ ਢਕੀਆਂ ਗਈਆਂ ਰੱਬ ਨੇ ਚਲੋ ਰਲਾ ਦਿੱਤੀ ਆ।

ਧੀਆਂ ਨੂੰ ਹੀ ਤਰਸਦੇ ਨੇ

ਮੈਂ ਤੇਰੇ ਆਸਰੇ ਤਾਂ ਮੇਰੇ ਨਿਆਣੇ ਵੀ ਪਲ ਗਏ ਆ ਕਿ ਚੱਲ ਉਹ ਵੀ

ਦੋ ਦੋ ਸਾਲ ਰਹਿ ਆਉਣਾ, ਸਾਲ ਸਾਲ ਰਹਿ ਆਵਾਂ ਉਹਨੇ ਨੀ ਕਦੇ ਕੋਈ ਗੱਲ ਹਾਂ, ਹੋਰ ਠੀਕ ਠਾਕ ਨੇ?

ਹਾਂਜੀ ਬਣਾ ਲਿਆ ਜੀ

ਨਹੀਂ ਫੁਲਕੇ ਬਣਾਉਣੇ ਚੋਲ ਨੀ ਬਣਾਉਣੇ ਅੱਜ।

ਮੈਂ ਤੇ ਬਣਾਉਣੇ ਸੀ ਤੇ ਮੁੰਡਾ ਮੇਰਾ ਕੱਲ੍ਹ ਦਾ ਆਖਣ ਡਿਆ ਸੀ ਚੌਲ ਬਣਾ ਕੇ ਦੇ ਮੈਨੂੰ ਲੂਣ ਵਾਲੇ, ਮੈਂ ਵੀ ਮੈਂ ਲੂਣ ਵਾਲੇ ਨੀ ਬਣਾਉਣੇ ਮੈਂ ਫ਼ਿਕੇ ਬਣਾ ਦੇਵਾਂਗੀ ਮੈਂ ਨੀ ਬਣਾਉਣੇ ਮੈਂ ਕਿਹਾ।

ਲੂਣ ਵਾਲਿਆਂ ਨਾ ਕਿ ਬੜੀ ਵਧੀਆ ਲੱਗਦੀ ਆ। ਸਾਡੀ ਬੀਬੀ ਆਹ ਜਿਹੜੀ ਜਿਥੋਂ ਦੀ ਉਹ ਆਹ ਨੀ ਹੈ,

ਸਾਡੀ ਜਿਹੜੀ ਜਿਹੜੀ ਉੱਥੋਂ ਵਹੁਟੀ ਜਿਹੜੀ ਮਤਲਬ ਵੀ ਅਸੀਂ ਛੱਡ ਦਿੱਤੀ ਸੀ, ਉਹਨੇ ਵੀ ਰੋਜ਼ ਹੀ ਤੜਕੇ ਵਾਲੇ ਚੋਲ ਰੋਜ਼ ਰੋਜ਼ ਮੇਰਾ daddy ਕਹਿੰਦਾ ਆੜੀਏ ਰੋਜ਼ ਨਾ ਬਣਾਇਆ ਕਰ ਰੋਜ਼ ਉਹਦਾ ਮਨ ਨੀ ਅੱਕਦਾ, ਚੌਲਾਂ ਨਾਲ। ਉਹਨੇ ਤਾਂ ਨਿਰੇ ਫ਼ਿਕੇ ਚੋਲ ਉਹ ਕਹਿੰਦੀ ਵੀ ਮੈਨੂੰ ਬਾਲਵੇਂ ਚੋਲ ਨੀ ਚੰਗੇ ਲੱਗਦੇ

ਉਹ ਨੀ ਉਹ ਨੀ ਏਦਾਂ ਖਾਂਦੀ ਰਹੀ ਉਹਨੇ ਫ਼ਿਕੇ ਚੋਲ ਉਹ ਖਾਂਦੀ ਨੀ ਰਹੀ, ਉਹਨੇ ਜਦੋਂ ਵੀ ਬਣਾਉਣੇ ਤੜਕੇ ਵਾਲੇ ਚੋਲ। ਪਤਾ ਪਾਣੀ ਪੀ ਪੀ ਕੇ ਢਿੱਡ ਭਰ ਜਾਂਦਾ ਉਹਦਾ। ਆਹੋ ਤੇ ਉਹਨੇ ਕਹਿਣਾ daddy ਨੇ ਕਹਿਣਾ ਵੀ ਰੋਜ਼ ਨਾ ਬਣਾਇਆ ਕਰ, ਇਹ ਚੰਗੀ ਬੜੀ ਸੀ ਪਰ ਉਹ ਬੜਾ ਕਰਦੀ ਰਹੀ ਮੁੜਕੇ ਐਵੇਂ ਫਿਰ ਇਹ ਗ਼ਲਤ ਜਿਹੀ ਹੋ ਗਈ ਮੁੰਡੇ ਮੇਰੇ ਨੇ ਕੱਲ੍ਹ ਬੜਾ ਜ਼ੋਰ ਲਾਇਆ, ਬੜਾ ਜ਼ੋਰ ਲਾਇਆ ਚੋਲ ਬਣਾ, ਚੋਲ ਬਣਾ, ਚੋਲ ਬਣਾ ਮੈਂ ਕਿਹਾ ਵੀ ਮੈਂ ਨੀ ਬਣਾਉਣੇ ਮੈਂ

ਨਹੀਂ ਅੱਜ ਬਣਾ ਦੇਈਂ ਬੀਬੀ। ਅੱਜ ਅੱਜ ਦਾਲ ਬਣਾ ਕਹਿੰਦਾ, ਹੁਣ ਅੱਜ ਆਖਦਾ ਅੱਜ ਵੀ ਨੀ ਬਣਾਉਣੇ ਅੱਜ ਦਾਲ ਨਾਲ ਬਣਾ ਦੇ, ਮੈਂ ਕਿਹਾ ਚੱਲ ਬਣਾ ਦੇਵਾਂਗੀ ਆ ਦਾਲ ਕਾਹਦੀ ਬਣਾ ਲਈ ਅੱਜ? ਮੈਂ ਕਿਹਾ ਮੈਂ ਫ਼ਿਕੇ ਬਣਾਉਣੇ ਮੈਂ ਲੂਣ ਵਾਲੇ ਨੀ ਬਣਾਉਣੇ, ਮੈਂ ਕਿਹਾ ਫ਼ਿਕੇ ਬਣਾਉਣੇ ਆ, ਕਹਿੰਦਾ ਚੱਲ ਫ਼ਿਕੇ ਬਣਾ ਲਈ ਤੂੰ

ਦਾਲ ਮੂੰਗੀ ਮਸਰਾਂ ਦੀ। ਅੱਛਾ ਅੱਛਾ।

ਹੋਰ ਸਬਜ਼ੀਆਂ ਨੂੰ ਨੀ ਦਿਲ ਕਰਦਾ ਉਹ ਸਬਜ਼ੀ ਲਈ ਭੋਰਾ ਸਬਜ਼ੀਆਂ ਨਾਲੋਂ ਦਾਲਾਂ ਤੇ ਚੰਗੀਆਂ ਨੇ।

ਦਾਲਾਂ ਬੜੀਆਂ ਮਹਿੰਗੀਆਂ ਨੇ ਉਹ ਸਬਜ਼ੀਆਂ ਬੜੀਆਂ ਮਹਿੰਗੀਆਂ ਨੇ ਤੇ ਕੀ ਕਰਨਾ ਖਾਣਾ ਬਣਾ ਕੇ ਖਾਣਾ

ਸੌ ਰੁਪਈਏ ਦੀ ਸਬਜ਼ੀ ਆਏ ਤੇ ਫਿਰ ਗੁਜ਼ਾਰਾ ਹੁੰਦਾ ਆ। ਪੰਜਾਹ ਰੁਪਏ ਦੀ ਤਾਂ ਦੂਜੀ ਸਬਜ਼ੀ ਕਹਿ ਦਿੰਦਾ ਵੀ ਕੱਲ੍ਹ ਕਹਣਡਿਆ ਵੀ ਤੁਸੀਂ ਸਬਜ਼ੀ ਬੜੀ ਘੱਟ ਲੈਂਦੇ ਹੋ ਤੇ ਮੈਂ ਹੁਣ ਵਹੁਟੀ ਪੇਕੇ ਗਈ ਹੋਈ ਆ, ਉਹ ਸਾਰਾ ਸੌਦਾ ਸੁੱਟ ਕੇ ਤੇ ਫਿਰ ਗਈ ਸੀਗੀ, ਦਾਲਾਂ

ਅੱਛਾ ਅੱਛਾ ਆਹੋ ਉੱਥੋਂ ਸੌਦਾ ਤਾਂ ਵਧੀਆ ਹੁੰਦਾ ਵਾ canteen ਸਬਜ਼ੀ ਮੈਂ ਜਿੱਦਣ ਦੀ ਗਈ ਮੈਂ ਘੱਟ ਹੀ ਧਰਦੀ ਹਾਂ, ਮੈਂ ਕਦੇ ਚਣੇ ਬਣਾ ਲੈਂਦੀ ਹਾਂ ਕਦੇ ਦਾਲ ਬਣਾ ਲੈਂਦੀ ਹਾਂ ਸਬਜ਼ੀਆਂ ਨੂੰ ਦਿਲ ਵੀ ਨੀ ਕਰਦਾ ਖਾਣ ਨੂੰ ਤੇ ਕੀ ਬੰਦਾ ਕਰੇ ਇੱਕ ਦਿਨ ਲਏ ਸੀਗੇ ਉਹ ਟਿੰਡੇ ਉਹ ਬਣਾਏ ਸੀਗੇ, ਟਿੰਡੇ ਕਹਿੰਦਾ ਸੀ ਬਣਾ ਲੈ ਕੇ ਉਹ ਫਿਰ ਬਣਾ ਕੇ ਦਿੱਤੇ ਇਹਹਨੂੰ ਫਿਰ ਜਿਹੜੀ ਸੈਅ ਮੰਗੇ ਉਹ ਫਿਰ ਇਹਨੂੰ ਬਣਾ ਕੇ ਦੇਣੀ ਪੈਂਦੀ ਹੈ ਆਹੋ ਤੇ ਕੀ ਕਰਨਾ ਅੱਗੇ ਤਾਂ ਉਹਦਾ ਜੀਅ ਨੀ ਲੱਗਦਾ। ਹਾਂ ਫਿਰ ਜੇ ਨਾ ਬਣਾ ਕਹਿੰਦੀ ਆਹੋ ਆ ਜਾਂਦਾ ਵਾ ਆਹੋ ਤੁਹਾਡਾ ਇਹੋ ਇਹੋ ਪਾਖੰਡ ਰਹਿੰਦੇ ਤੁਹਾਡੇ, ਇਹੋ ਪਾਖੰਡ ਰਹਿੰਦੇ ਆ, ਤੁਸੀਂ ਨੀ ਸੈਅ ਬਣਾਉਣੀ, ਜਿਹੜੀ ਮੰਗਣੀ ਉਹ ਨੀ ਬਣਾਉਣੀ, ਤੁਸੀਂ ਪਾਖੰਡ ਹੀ ਕਰਦੇ ਰਹਿੰਦੇ ਜੇ, ਮੈਂ ਪਾਖੰਡ ਕਾਹਦੇ ਆ ਮੈਂ ਕਿਹਾ। ਆਹੋ ਆ ਤੇ ਹੈ। ਮੈਂ ਕਿਹਾ ਦਾਲ ਬਣਾਉਣੀ ਆਂ ਚਣਿਆਂ ਦੀ ਸਬਜ਼ੀ ਪਈ ਹੈ ਉਹ ਖਾ। ਹਾਂ ਜਿੱਦਾਂ ਤੇ ਝੱਟ ਦਿੰਦੀ

ਦੁਪਹਿਰੇ ਉਹਨੇ ਕਿਤੇ ਘਰ ਖਲੋਣਾ ਥੋੜ੍ਹਾ ਵਾ, ਕਦੇ ਆਪਣੇ ਘਰ ਕਦੇ ਅਕਾਸ ਦੇ ਘਰ, ਕਦੇ ਆਪਣੇ ਘਰ ਕਦੇ ਆਕਾਸ ਦੇ ਘਰ ਫਿਰਦੇ ਰਹਿਣਾ ਉਹਨੇ ਸਾਰੀ ਦਿਹਾੜੀ। ਆਹੋ ਨਾਲ ਚਲੇ ਜਾਂਦੇ ਖੇਡਣ ਖੂਡਣ ਉੱਥੇ ਗਰੋਂਡੇ ਜਾਂਦੇ ਆ ਹੁਣ ਸਾਰੇ ਜਾਣੇ। ਹੋਰ। ਹੋਰ ਵੀ ਨਿਆਣਿਆਂ ਨੂੰ ਕਿੰਨਾ ਕੁ ਬੱਝਾ ਰਹਿਣਾ। ਨੀ ਉਹਨੇ ਪਤਾ ਮਾਂ ਤੋਂ ਡਰਦਾ ਸਾਡੇ ਕੋਲੋਂ ਨੀਗਾ ਡਰਦਾ।

ਸਾਨੂੰ ਤੇ ਗੱਲਾਂ ਕਰਦਾ ਸਗੋਂ,

ਦਾਦੀ ਕਹਿੰਦੇ ਤਿਆਰ ਹੁੰਦਾ ਹੁਣ ਦੁਪਹਿਰੇ ਆ ਕੇ ਪਕੋੜੇ ਬਣਾ ਕੇ ਦੇ ਮੈਨੂੰ ਕਹਿੰਦਾ।

ਕਹਿੰਦਾ ਇਹੋ ਪਾਖੰਡ ਰਹਿੰਦਾ, ਮੈਂ ਕਿਹਾ ਨਹੀਂ ਪੁੱਤ ਮੈਂ ਨੀ ਕਦੇ ਬਣਾਾਏ, ਤੇਰੀ ਮਾਂ ਹੀ ਬਣਾਉਂਦੀ ਹੁੰਦੀ ਆ।

ਜਦੋਂ ਮਾਂ ਨੀ ਸੀ ਉਦੋਂ ਕੌਣ ਬਣਾਉਂਦਾ ਹੁੰਦਾ ਸੀਗਾ ਮੈਂ ਕਿਹਾ ਉਦੋਂ ਮੈਂ ਕਦੇ ਬਣਾਏ ਨੀ ਸੀਗੇ ਫਿਰ ਗਾਂਹ

ਫਿਰ ਬਣਾਏ ਪਕੋੜੇ ਦੁਪਹਿਰੇੇ ਫਿਰ? ਹਾਂ ਬੜਾ, ਨਾ ਮੈਂ ਨੀ ਬਣਾਏ ਇਹੋ ਜਿਹੇ ਚ ਭੈਣੇ ਗਰਮੀ ਦੇ ਵਿੱਚ ਖਾ ਖਾ ਕੇ ਤੇ ਮੁੜਕੇ ਪਤਾ ਕਿੰਨੀ ਥੇਹ ਲੱਗਦੀ ਆ, ਮੈਂ ਮੈਂ ਵੀ ਰਾਤੀ ਬੇਸਣ ਦੀ ਕੜੀ ਬਣਾਈ ਤੇ ਮੈਂ ਬਾਵਾ ਕੱਢੇ ਪਕੋੜੇ। ਕੱਲ੍ਹ ਕੱਲ੍ਹ ਦੀ ਗੱਲ ਹੀ ਇਹਨੇ ਕੀਤਾ ਵੀ ਆਲੂ ਛਿੱਲ ਕੇ ਚੀਰ ਕੇ, ਫਿਰ ਆਪੇ ਹੀ ਆਪੇ ਤਲੇ। ਆਪੇ ਚਿਪਸ ਬਣਾ ਲਈ, ਕਹਿੰਦਾ ਨਾ ਬਣਾ ਕੇ ਦੇ, ਲੂਣ ਖੋਰ ਕੇ ਤੇ ਉਹਦੇ ਤੇ ਧੁੱਪੇ ਰੱਖ ਦਿੱਤੇ ਆਲੂ

ਤੇ ਮੈਂ ਕਿਹਾ ਮੇਰੇ ਮੈਨੂੰ ਤਲ ਕੇ ਦੇ ਮੈਂ ਕਿਹਾ ਮੈਂ ਨੀ ਬਣਾਉਣੇ, ਆਪੇ ਬਣਾ ਲਏ।

ਦੋ ਦਿਨ ਹਿੰਡ ਤੇ ਬਣਾਉਂਦਾ ਰਿਹਾ, ਮੈਂ ਫਿਰ ਉਹਦੀ ਮਾਂ ਨੂੰ ਦੱਸਣ ਡਿਆ ਮੈਂ ਕਿਹਾ ਇਸ ਤਰ੍ਹਾਂ ਕਰਦਾ ਵੀ ਉਹ, ਕਹਿੰਦੀ ਇਹਦੇ ਬੂਥੇ ਤੇ ਵੱਜਦੀਆਂ ਚਪੇੜਾਂ। ਮੈਂ ਕਿਹਾ ਉਹ ਨਹੀਂ ਮੰਨਦਾ ਸਾਡੀ ਤੇ ਕੀ ਕਰੀਏ, ਕਹਿੰਦੀ ਹਮ ਉਹਦੀ ਮੰਮੀ ਬਣਾਉਂਦੀ ਲਾਗੇ ਚੀਜ਼ਾਂ ਤੇ ਉਹ ਫਿਰ ਵੇਖਦਾ ਰਹਿੰਦਾ ਵਾ, ਇੱਕ ਦਿਨ ਕਹਿਣਡੀ ਵੀ ਨੀਤ ਮੇਰੇ ਕੋੋਲ ਉਹ ਮਸ਼ੀਨ ਹੈ ਜਿਹੇ ਨੀ ਬਣਾਈਦੇ। ਉਹ ਫਿਰ

ਹੁਣ ਸਵੇਰੇ ਆਖਣਡਿਆ ਵੀ ਸਵੇਰੇ ਮੈਂ ਖਾਣੀ ਆਂ ਮੈਗੀ ਸਕੂਲੇ ਮੈਂ ਕਿਹਾ ਵੀ ਮੈਂ ਨੀ ਬਣਾ ਕੇ ਦੇਣੀ ਮੈਗੀ ਮੂਗੀ ਮੈਂ ਕਿਹਾ ਚੰਗੀ ਮੈਂ ਕਿਹਾ ਹਾਂ। ਹਾਂ, ਨਹੀਂ ਉਹ ਤਾਂ ਨਿਆਣੇ ਖਾਂਦੇ ਬਥੇਰੀ ਬੀਬੀ।

ਸਤਿ ਸ੍ਰੀ ਅਕਾਲ ਜੀ ਮੈਂ ਰਾਜਦੀਪ ਕੌਰ, ਤੁਹਾਨੂੰ ਇੱਕ ਕਹਾਣੀ ਸੁਣਾਉਣ ਲੱਗੀ ਹਾਂ ਇੱਕ ਨਾਵਲ ਜਿਹੜਾ ਕਿ ਮੈਂ ਬਹੁਤ ਪਹਿਲਾਂ ਪੜ੍ਹਿਆ ਸੀਗਾ ਤੇ ਬਹੁਤ ਵਧੀਆ ਲੱਗਾ ਮੈਨੂੰ। ਅਹ ਮੈਂ ਸੁਣਾਉਂਦੀ ਹਾਂ ਅੱਗੇ ਹਾਂਜੀ ਉਸ ਨੂੰ ਕੀ ਕਹਿੰਦੇ ਕਹਿੰਦੇ ਬੀਜੀ ਅਹ ਕਿੱਥੇ ਨੇ ਰਸਮੀ ਸੁੱਖਸਾਂਦ ਪੁੱਛਣ ਪਿੱਛੋਂ ਬੀਜੀ ਨੂੰ ਕਿੱਧਰੇ ਨਾ ਵੇਖ ਕੇ ਮੈਂ ਪੁੱਛਿਆ ਨਿੱਟੂ ਨੂੰ ਨਾਲ ਲੈ ਕੇ ਨਾਲ ਦੀ ਹਵੇਲੀ ਗਏ ਨੇ ਤੇ ਚੁੱਲੇ ਵਿੱਚ ਫ਼ੂਕ ਮਾਰਦਿਆਂ ਛੋਟੇ ਭਰਾ ਦੀ, ਦੀ ਪਤਨੀ ਦੱਸਦੀ ਹੈ ਹਵੇਲੀ ਵੱਲ ਜਾਂਦੇ ਅੱਗੋਂ ਆਉਂਦੇ ਬੀਜੀ ਦਿਸੇ ਬੇਪਛਾਣ ਧੁੰਦਲਾ ਜਿਹ ਚਿਹਰਾ, ਢਿੱਲੀ ਤੌਰ,

ਹਫ਼ਦੇ ਜਿਹੇ ਉਹ ਮੰਜੀ ਤੇ ਬੈਠ ਗਏ ਤੇ ਬਿਮਾਰ ਤਾਂ ਨਹੀਂ ਤੇ ਅਸੀਂ ਤੁਹਾਨੂੰ ਕਦੇ ਦੇ ਉੱਡੀਕਦੇ ਸਾਂ, ਤੇ ਮੇਰੀ ਗੱਲ ਦਾ ਜਵਾਬ ਦੇਣ ਦੀ ਬਜਾਏ ਮੋਹ ਭਿੱਜੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖਦਿਆਂ ਬੀਜੀ ਨੇ ਕਿਹਾ ਹੁਣ ਤੇ ਖ਼ੁ ਖ਼ੁਸ਼ ਹੋ ਨਾ ਥੋੜ੍ਹਾ ਜਿਹਾ ਮੁਸਕਰਾਇਆ ਮੈਂ ਕਿਹਾ ਜੁਗ ਜੁਗ ਜੀਵੋ, ਜਵਾਨੀਆਂ ਮਾਣੋ ਅਚਾਨਕ ਮੇਰਾ ਧਿਆਨ ਸਾਹਮਣੀ ਕੰਧ ਵੱਲ ਜਾ ਪਿਆ ਤੇ ਕਿੰਨੇ ਹੀ ਲੇਹ ਉੱਖੜੇ ਪਏ ਸਨ, ਨਿੱਕਾ ਕਿੱਥੇ ਜੇ? ਬੀਜੀ ਨੇ ਪੁੱਛਿਆ, ਅਸੀਂ ਪਤੀ ਪਤਨੀ ਇੱਕ ਦੂਜੇ ਵੱਲ ਵੇਖ ਕੇ ਮੁਸਕਰਾਏ ਪਰਾਂ ਪੀੜੀ ਤੇ ਆਸੂ ਨੂੰ ਲਈ ਬੈ ਬੈਠੀ ਆਇਆ ਨੂੰ ਉਰਾਂ ਆਉਣ ਲਈ ਇਸ਼ਾਰਾ ਕੀਤਾ ਤੇ ਸਗੋਂ ਤੇਰੇ ਤਿਵੇਂ ਬੱਚੇ ਨੂੰ ਗੋਦ ਚ ਲਈ ਉਹਦੇ ਨਿੱਕੇ ਨਿੱਕੇ ਕੱਕੇ ਵਾਲਾਂ ਤੇ ਹੱਥ ਫੇਰਦਿਆਂ ਉਹਨਾਂ ਦੇ ਤ੍ਰਿਪਤੀ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖਦਿਆਂ ਇਹ ਉੱਥੋਂ ਲਿਆਂਦੀ ਹੈ ਜੇ ਨਾਲ,

ਉੱਠਿਆ ਤੇ ਇੱਧਰ ਉੱਧਰ ਘੁ ਸੁੰਗਦਾ ਹੋਇਆ ਵਿਹੜੇ ਚ ਅਗਲੀਆਂ ਤੱਤਾਂ ਲੱਤਾਂ ਤੇ ਬੂਥੀ ਰੱਖ ਕੇ ਬੈਠ ਗਿਆ ਵੀਰ ਦਾ ਕਾਕਾ ਚੌਂਕੇ ਚ ਮਾਂ ਕੋਲ ਖਲੋਤਾ ਟਿਣ ਟਿਣ ਕਰਨ ਲੱਗਾ, ਸਰਵਣ ਕੌਰੇ ਚਾਹ ਧਰੀ ਆ? ਚੁੱਲੇ ਚ ਜਾ ਫ਼ੂਕਾਂ ਮਾਰ ਰਹੀ ਦੀਪ ਦੀ ਪਤਨੀ ਨੂੰ ਬੀਜੀ ਨੇ ਪੁੱਛਿਆ ਤੇ ਧੂੰਏ ਦੀ ਕੁੜਤਣ ਦਾ ਭਰਿਆ ਅੱਖੀਆਂ ਉਹਨੇ ਬੀਜੀ ਵੱਲ ਕੁਣਖੀ ਜਿਹੀ ਕੁਣਖੀ ਜਿਹੀ ਝਾਕੀਆਂ ਤੇ ਫਿਰ ਫ਼ੂਕਾਂ ਮਾਰਨ ਲੱਗ ਪਈ, ਆਖਿਆ ਸੀ ਬਾਲਣ ਸਾਂਭ ਲਵੋ ਗਿੱਲਬਾਲ ਹੈ, ਗਿੱਲੇ ਬਾਲ ਬਾਲਣ ਬਲਦੇ ਨੀ ਪਏ, ਤੇ ਬੀਜੀ ਨੇ ਦੀਪ ਦੀ ਵਹੁਟੀ ਨੂੰ ਸਣਾਇਆ ਕਿਹਾ। ਅਹ ਵੇਲਦੀ ਵਿਹਲੀ ਕਿਹੜਾ ਮਿਲਦੇ ਨੇ ਗੁੱਸੇ ਨਾਲ ਆਪਣੇ ਮੋਡਿਆਂ ਨਾਲ ਮੁੰਡੇ ਨੂੰ ਧਰੋਣਦਿਆਂ ਉਸਨੇ ਕਿਹਾ। ਤੁਰਾਂ ਖਾਂ ਮੇਰਾ ਪੁੱਤਰ ਬੀਜੀ ਨੇ ਮੁੰਡੇ ਨੂੰ ਪੁਚਕਾਰਿਆ ਤੇ ਕੁੱਝ ਖਿੱਝੀ ਜਿਹੀ ਦੀਪ ਦੀ ਪਤਨੀ ਚਾਹ ਪੁਛ ਪੁਣਨ ਲੱਗੀ ਮੁੰਡਾ ਰੋਈ ਜਾ ਰਿਹਾ ਸੀ, ਧੂੰਆਂ ਕਾਫ਼ੀ ਫੈਲ ਚੁੱਕਾ ਸੀ ਤੇ ਦੀਪ ਦੇੇ ਮੁੰ

ਬੱਚਾ ਕੁੱਤੇ ਨੂੰ ਇੰਞ ਨਹੀਂ ਮਾਰੀਦਾ, ਬੀਜੀ ਨੇ ਮੁੰਡੇ ਨੂੰ ਸਮਝਾਇਆ ਤੇ ਮੁੰਡੇ ਨੇ ਮੂੰਹ ਜਿਹਾ ਵੱਟਿਆ ਤੇ ਸੋਟੀ ਵਿਹੜੇ ਚ ਵਗਾ ਮਾਰੀ ਤੇ ਮਾਂ ਦੇ ਪਿੱਛੇ ਰੀ ਰੀ ਕਰਦੇ ਮੁੰਡੇ ਨੂੰ ਬੀਜੀ ਨੇ ਚੁੱਕਿਆ ਤੇ ਗੋਦ ਚ ਲੈ ਕੇ ਬੈਠ ਗਏ ਤੇ ਆਂਡੇ ਜ਼ਰਾ ਘੱਟ ਉਬਾਲ ਉਬਾਲੇ ਨੇ ਤੇ ਅੱਧੇ ਰਿੱਤੇ ਜਿਹੇ ਨੇ, ਬਿਸਕੁਟਾਂ ਦੀ ਪਲੇਟ ਮੇਜ ਤੇ ਟਕਾਉਂਦਿਆਂ ਸਰਵਣ ਨੇ ਕਿਹਾ, ਬੀਜੀ ਨੇ ਮੱਖਣ ਲਈ ਕਿਹਾ ਤਾਂ ਸਰਵਣ ਬੋਲੀ ਲੈ ਮੱਖਣ ਇਹਨਾਂ ਤੋਂ ਚੰਗਾ ਹੈ ਪਰ ਪਤਨੀ ਨੇ ਅੰਦਰ ਜਾਂਦੀ ਸਵਰਨ ਨੂੰ ਰੋਕ ਦਿੱਤਾ ਤੇ ਕਿਉਂਕਿ ਰਾਤ ਦੀ ਰੋਟੀ ਵੀ ਤਾਂ ਖਾਣੀ ਸੀ। ਲਓ ਤੁਸੀਂ ਕਿਹੜਾ ਨਿੱਤ ਨਿੱਤ ਭਾਏ ਪਏ ਆਉਂਦੇ ਹੋ ਰੋਕਣ ਦੇ ਬਾਵਜੂਦ ਵੀ ਉਸਨੇ ਮੱਖਣ ਦਾ ਪਿਆਲਾ ਮੇਜ ਤੇ ਲਿਆ ਰੱਖਿਆ ਤੇ ਤੁਸਾਂ ਤੇ ਖਾਧਾ ਹੀ ਕੁਛ ਨੀ, ਮੱਖਣ ਦਾ ਇੱਕ ਹੋਰ ਅਹ ਚਮਚਾ ਭਰ ਕੇ ਬੀਜੀ ਨੇ ਮੇਰੀ ਪਲੇਟ ਚ ਰੱਖ ਦਿੱਤਾ ਤੇ ਹਈ ਸਾਵਾ ਸੇ ਭਾਏ ਹੋਈ ਆਏ ਨੇ ਬੂਹਿਆਂ ਵੜਦਿਆਂ ਚਾਅ ਚੜ੍ਹ ਗਿਆ ਭਰਜਾਈਏ ਨੂੰ ਮੱਥਾ ਟੇਕ ਕੋਲ ਖਲੋਤੀ ਡਿੰਪਲ ਦੇ ਸਿਰ ਤੇ ਪਿਆਰ ਕਰਦਿਆਂ ਹੁਣ ਮੇਰੇ ਕੋਲ ਹੀ ਆ ਬੈਠੀ ਹੈ ਤੇ ਲਿਆਓ ਮੈਂ ਛਿਲ ਦਿਆਂ। ਮੇਰੇ ਹੱਥੋਂ ਅੱਧਾ ਛਿਲਿਆ ਆਂਡਾ ਫੜਿਆ ਤੇ ਦੀਪ ਨੇ ਕਿਹਾ ਬੀਜੀ ਦੇ ਚਿਹਰੇ ਤੇ ਮਮਤਾ ਦਾ ਰੰਗ ਘੁੱਲਣ ਲੱਗਾ ਤੇ ਦੀਪ ਦੇ ਕਾਕੇ ਨੂੰ ਬਿਸਕੁਟ ਤੇ ਮੱਖਣ ਲਾ ਕੇ ਖਵਾਉਂਦੇ ਹੋਏ ਉਹਨੇ ਲਾਡੀਆਂ ਕਰਨ ਲੱਗ ਪਏ ਤੇ ਸਰਨ ਨੂੰ ਸਵਰਨੋ ਤੂੰ ਤਾਂ ਤੂੰ ਵੀ ਇੱਥੇ ਆ ਜਾ ਕੀ ਤੈਨੂੰ ਚੌਂਕਾ ਹੀ ਸੁਖਿਆ ਹੋਇਆ ਹੈ, ਤੜਕਾ ਪਾਈ, ਲਾਈ ਲਾਈ ਆ। ਅਹ ਕੜਛੀ ਮਾਰਦੀ ਸਵਰਨ ਬੋਲੀ ਤੇੇ ਦੀਪ ਚਹੁੰ ਸਾਲਾਂ ਤੀਆਂ ਪਿੰਡ ਚੋਂ ਹੋਈਆਂ ਬੀਤੀਆਂ ਘਟਨਾਵਾਂ ਨੂੂੰ ਆਪਣੇ ਸਵਾਦ ਅਨੁਸਾਰ ਮਿਰਚ ਮਸਾਲਾ ਲਾ ਕੇ ਸੁਣਾਉਣ ਲੱਗਾ।

ਲੈਣ ਲਈ ਦੀਪ ਦੀ ਵਹੁਟੀ ਨੇ ਚੌਂਕੇ ਚ ਸਾਨੂੰ ਸੁਣਾਇਆ, ਲਿਆ ਸਵਰਨ ਮੈਂ ਵੀ ਕੁਛ ਕਰਾਂ ਪਤਨੀ ਉਹਦੇ ਕੋਲ ਚੌਂਕੇ ਚ ਜਾ ਬੈਠੀ ਤੇ ਸੱਚੀ ਗੱਲ ਤਾਂ ਇਹ ਜੇ ਭੈਣ ਜਿਹੀ ਇਹ ਮੇਰੀ ਨੂੰ ਨੇੜੇ ਵੀ ਕਿਹੜਾ ਲੱਗਣ ਦਿੰਦੇ ਜੇ ਜੇ ਉਹ ਆਉਂਦੀ ਹੈ ਤਾਂ ਤਾਂ ਕੁੱਤੇ ਦੀ ਬਾਬਾ ਕਰਦੇ ਨੇ ਉਹਦੇ ਨਾਲ ਕਿਹੜਾ ਕੰਮੀ ਅੱਜ ਅਖਵਾਉਂਦਾ ਜੇ, ਦਰਾਣੀ-ਜੇਠਾਣੀ ਨਾਲ ਕੁੱਝ ਕਰ ਰਹੀ ਸੀ ਤੇ ਬੀਜੀ ਉੱਥੇ ਤੁਸੀਂ ਪਰੀਤ ਮਾਂਜ ਲੈ ਲੈਂਦੀ ਹੈ ਅਹ ਮੈਨੂੰ ਬੀਜੀ ਦਾ ਭਾਂਡੇ ਮਾਂਜਣਾ ਚੰਗਾ ਨਹੀਂ ਲੱਗਾ ਤੇ ਨਾ ਭਾਈ ਨਾ ਇਹ ਕੋਈ ਭਾਂਡੇ ਮਾਂਜਦੀ ਆਈ ਹੈ। ਨੀ ਆਹ ਕੁੜੇ ਫੜਾ ਖਾ ਪ੍ਰੀਤ ਨੂੰ ਜ਼ਰਾ ਭਾਂਡੇ ਧੋ ਦੇ ਮੇਰੇ ਕੋਲ, ਆਇਆ ਸੁਣਿਆ ਸੁਣਦਿਆਂ ਕਰਦਿਆਂ ਕਾਕੇ ਨੂੰ ਲਾਈ ਵਿਹੜੇ ਚ ਅਹ ਭੱਠੀ ਮੰਜੀ ਤੇ ਜਾ ਬੈਠੀ ਤੇ ਹਾਏ ਕਿੰਨੀ ਆਕੜ ਸੂੰ ਬੀਜੀ ਨੇ ਆਇਆਂ ਤੇ ਨੱਕ ਚੜਾਇਆ ਬੀਜੀ ਨੇ, ਨਾ ਨਾ ਕਰਦਿਆਂ ਤੇ ਸਰਨ ਨੇ ਵਰਦਿਆਂ ਵਰਦਿਆਂ ਪ੍ਰੀਤ ਭਾਂਡੇ ਧੋ ਧੋ ਕੇ ਟੋਕਰੇ ਚ ਧਰਨ ਲੱਗੀ ਤੇ ਬੀਜੀ ਖ਼ੁਸ਼ ਹੋ ਗਏ ਤੇ ਪੋਤਰੇ ਨੂੰ ਗੋਦੀ ਚ ਲੈ ਕੇ ਬੈਠ ਗਏ ਨੇ। ਉਸ ਤੋਂ ਬਾਅਦ ਜਿਹੜਾ ਹੋਇਆ ਤੁਹਾਡੇ ਰਾਤ ਦੀ ਰੋਟੀ ਜਿਹੜੀ ਖਾ ਕੇ ਅਸੀਂ ਕੋਠੇ ਤੇ ਸੌਣ ਚਲੇ ਗਏ, ਨਾ ਨੀ ਨਿਆਣੀਏ ਮੈਨੂੰ ਨਹੀਂ ਕੁੱਝ ਪਤਾ ਥੱਲਿਓਂ ਸਵਰਨ ਦੀ ਝਿਲਕਦੀ ਆਵਾਜ਼ ਆਈ ਤੇ ਇਸ ਤੋਂ ਬਾਅਦ ਜਿਹੜਾ ਕੀ ਹੈ ਹਾਏ ਨੀ ਮੈਨੂੰ ਤਾਇਓ ਆਖਦੀ ਦਿੱਤਾ ਹੈ ਤੇ ਮੇਰੇ ਗੱਲ ਪਈ ਅਹ ਪੈਨੀ ਹੈ ਬੋਲ ਕਰਾਰਾ ਪਰ ਕੰਬਦਾ ਜਿਹਾ ਸੀਗਾ ਤੇ ਜਿਹੜਾ ਸਵਰਨ ਉੱਪਰ ਆਈ ਤੇ ਛੇਤੀ ਛੇਤੀ ਸਾਨੂੰ ਸੱਦਦੇ ਦੁੱਧ ਦੇ ਗਲਾਸ ਫੜਾ ਕੇ ਚੱਲੀ ਆਈ, ਤੁਹਾਨੂੰ ਕੋਈ ਆਉਂਦਾ ਆਉਂਦਾ ਤੇ ਕੁੱਝ ਕਰੋ ਤੁਹਾਡੇ ਤੇ ਕਰਮਾਂ ਚ ਕੀ ਦੁ ਸੁੱਖ ਨਹੀਂ ਦੀਪ ਕੁੱਝ ਖੜਵੀਂ ਆਵਾਜ਼ ਚ ਕਹਿ ਰਿਹਾ ਸੀ। ਮੈਂ ਇਹਨੂੰ ਕੀ ਆਖਿਆ ਹੈ ਮੈਂ ਮੇਰੇ ਗੱਲ ਪੈ ਰਹੀ ਹੈ ਬੀਜੀ ਦੇ ਬੋਲ ਅਹ ਲਾਚਾਰੀ ਸੀ, ਉਹਨਾਂ ਦੇ ਬੋਲਾਂ ਚ ਤੇ ਉਸ ਤੋਂ ਬਾਅਦ ਜਿਹੜਾ ਤੁਹਾਡੇ ਆਪਣੇ ਚ ਕਸੂਰ ਹੈ

ਸਪਸ਼ਟ ਸੁਣਾਈ ਨਹੀਂ ਸੀ ਦੇ ਰਿਹਾ ਚੁੱਪ ਕਰਨੀਏ ਨੀ ਨਹੀਂ ਆਏ ਗਏ ਸੁਣਾਈਏ ਪਈਏ ਦੀਪ ਦੀ ਪਤਨੀ ਕਾਹਲੀ ਕਾਹਲੀ ਪੌੜੀਆਂ ਚੜ੍ਹਦਿਆਂ ਦੀਪ ਦੀ ਮੰਜੀ ਦੀ ਬਾਹੀ ਤੇ ਆ ਬੈਠਾ।

ਹੁਣੇ ਜੇਠਾਣੀ ਦੀ ਮੰਜੀ ਤੇ ਆ ਕੇ ਬੈਠੀ ਸਵਰਨ ਵੱਲ ਇਸ਼ਾਰਾ ਕਰਦਿਆਂ ਉਹਨਾਂ ਨੇ ਕਿਹਾ ਤੇ ਜੇ ਮੇਰਾ ਕੋਈ ਕਸੂਰ ਹੈ ਪੁੱਤਰ ਨੂੰ ਆਖਣ ਸਵਰਨ ਨੇ ਗੱਚ ਭਰਦਿਆਂ ਕਿਹਾ ਬਸ ਜਦੋਂ ਵੇ ਲੋਕ ਕਲੇਸ਼ ਦੀਪ ਕਾਫ਼ੀ ਕੁ ਖਿਝਿਆ ਸੀਗਾ ਤੇ ਮੈਨੂੰ ਪਤਾ ਹੈ ਇਹ ਦਿਲ ਦੀ ਮਾੜੀ ਨਹੀਂ ਬੀਜੀ ਦਾ ਤੇ ਭਾਅ ਕਰਦੀ ਹੈ ਤੇ ਭਾਅ ਕਰਦੀ ਹੈ ਫਿਰ ਮਾਤਾ ਨਹੀਂ ਬੀਜੀ ਨੂੰ ਉਹ ਹੋਈ ਕੀ ਜਾਂਦਾ ਹੈ ਦਿਨੋ ਦਿਨ ਖੇਤੀਬਾੜੀ ਦਾ ਕੀ ਹਾਲ ਹੈ ਮੈਂ ਗੱਲ ਹੋਰ ਪਾਸੇ ਪਾਉਣ ਲਈ ਕਿਹਾ ਤੇ ਦੀਪ ਚੁੱਪ ਹੋ,

ਮੁੰਡਾ ਜ਼ੋਰ ਜ਼ੋਰ ਦੀ ਰੋਈ ਜਾ ਰਿਹਾ ਸੀ, ਬੀਜੀ ਤੁਹਾਨੂੰ ਚੁੱਕ ਕੇ ਵਿਹੜੇ ਚ ਚੱਕਰ ਲਾ ਰਹੇ ਸੀਗੇ ਉਹਨੂੰ ਅਹ ਧੰਨਵਾਦ ਜੀ ਜਿਹੜਾ ਦੂਜਾ ਇਹਦਾ ਪਾਠ ਹੈ ਅੱਗੇ ਦੀ ਕਹਾਣੀ ਮੈਂ ਦੂਜੇ part ਚ ਸਣਾਵਾਂਗੀ, ਸਤਿ ਸ੍ਰੀ ਅਕਾਲ ਜੀ, ਮੈਂ ਰਾਜਦੀਪ ਕੌਰ। ਹੈਲੋ,

ਨਾਂ ਰਾਤੀ ਸਗੋਂ ਮਿਰਚ ਦੇ ਨਾਲ ਹੁੰਦੀ ਸੀ ਬੱਖੀ ਪੀੜ, ਮੀਨੂ ਤਾਂ ਕੀਤੇ ਕਈ ਚੀਰ ਹੋ ਗਏ ਭੈਣਜੀ ਇਧਰਲੀ ਬੱਖੀ ਭਰ ਤਾਂ ਮੇਰੇ ਕੋਲ ਸੁੱਤਾਂ ਨੀ ਜਾਂਦਾ ਇੱਕੋ ਬੱਖੀ ਭਾਰ ਸੋਨੀ,

ਭਾਰ ਹੋਵੇ ਨਾਂ ਬੱਖੀ ਤੇ ਰਹਿੰਦਾ ਭਾਰ ਹੋਵੇ ਨਾਂ ਬੱਖੀ ਤੇ ਤਾਂ ਕਰਕੇ ਤਾਂ,

ਨਾਂ ਸਿੱਧਾ ਕਿੱਥੇ ਪਿਆ ਜਾਂਦਾ , ਆਂਦਰਾਂ ਉਂਦਰਾਂ ਤੇ ਅੰਦਰ ਖਿੱਚ ਜੇਹੀ ਲੱਗਦੀ,